ਮਜਦੂਰ ਆਪਣੇ ਰੋਜ਼ਗਾਰ ਉਹਨਾ ਨੂੰ ਮਤਲਬ ਬੇਰੁਜ਼ਗਾਰ ਆ ਉਹਨਾ ਨੂੰ ਰੋਜ਼ਗਾਰ ਮਿਲਦਾ ਹਿਆ

ਆਪਾਂ ਨੂੰ ਕੱਚਾ ਕੋਲਿਆ ਹੁੰਦਾ ਜੋ ਉਹ ਵੀ ਆਪਾਂ ਨੂੰ ਮਤਲਬ ਇਹਨਾ ਤੋਂ ਦਵਾਰਾ ਹੀ ਪ੍ਰਾਪਤ ਹੁੰਦਾ ਜੇ ਇਹ ਆਪਣੇ ਦਰਖਤ ਹੁੰਦੇ ਆ ਉਹ ਜਦੋਂ ਤੁਫਾਨ ਵਗੈਰਾ ਆਉਂਦਾ ਉਹ ਨੀਚੇ ਦਬ ਜਾਂਦੇ ਆ ਉਹ ਫ਼ੇਰ ਜਦੋਂ ਦਬ ਜਾਂਦੇ ਆ ਨਾ ਫ਼ੇਰ ਉਹ ਕਈ ਸਾਲ ਜਿਵੇਂ ਦਬੇ ਰਹਿੰਦੇ ਆ ਮਤਲਬ ਫ਼ੇਰ ਉਹਨਾ ਨੂੰ ਜਦੋਂ ਕੱਡ ਦੇ ਆ ਉਹ ਕੋਲਾ ਉਹ ਕੱਚਾ ਕੋਇਲਾ ਬਣ ਜਾਂਦਾ ਹੈ

ਹਾਂਜੀ ਹਾਂਜੀ ਇਹਦਾ ਵੀ ਬਹੁਤ ਫਾਇਦਾ ਹੋ ਸਕਦਾ ਵੈਸੇ ਤਾਂ ਸਭ ਨੂੰ ਹੀ ਫਾਇਦਾ ਹੋ ਰਿਹਾ ਹਰੇਕ ਇਨਸਾਨ ਨੂੰ ਹੀ ਜਰੂਰਤ ਹੈ ਇਸ

ਹਮ ਜੇ ਕੋਈ ਅਮੀਰ ਜੇ ਕੋਈ ਗਰੀਬ ਹੋਵੇ ਜਰੂਰਤ ਸਭ ਨੂੰ ਹੀ ਇਹਦੀ

ਤਾਂਹੀ ਤਾਂ ਹੈਗਾ ਤਾਂਹੀ ਤਾਂ ਮਗਰ ਮਜਦੂਰ ਆ ਜਿਹੜੇ ਦੇਖਲਾ ਉਹ ਮਿਹਨਤ ਕਰਨ ਤੋਂ ਡਰਦੇ ਨੀ ਹੈਗੇ ਆਪਣੀ ਮਿਹਨਤ

ਹਾਂਜੀ ਦਿਨ ਰਾਤ ਉਹਨਾ ਨੇ ਮਿਹਨਤ ਕਰਨੀ ਖੇਤੀ ਕਰਨੀ ਆਪਣੀ ਖੇਤੀਬਾੜੀ ਕਰਨੀ ਉਹਨਾ ਨੂੰ ਦਵਾਈਆਂ ਦੇਣੀਆਂ ਜੋ ਵੀ ਖਾਦ ਦੇਣੀ ਹਨਾ

ਹਾਂਜੀ ਜਿਵੇਂ ਆਪਣੀ ਆਹ ਦੇਸੀ ਖਾਦ ਹੁੰਦੀ ਆ ਜਿਵੇਂ ਅਮ ਆਪਣਾ ਕਿਆ ਕਹਿਲੋ ਜੋ ਮੈਸਾਂ ਦਾ ਮਤਲਬ ਆਪਣੇ ਗਾਵਾਂ ਦਾ ਜੋ ਵੀ ਤਰਲ ਪਦਾਰਥ ਹੁੰਦਾ ਹਨਾ

ਤੇ ਮਤਲਬ ਪਾਉਂਦੇ ਆ ਉਹ ਫ਼ੇਰ ਅਪਣਿਆ ਜੋ ਉਹਨਾ ਦੀ ਖੇਤੀ ਕਰਦੇ ਆ ਉਹ ਤਾਂਹੀ ਮਤਲਬ ਵਧੀਆ ਖੇਤੀ ਹੁੰਦੀ ਆ ਉਹਨਾ ਦੀ ਹਾਂਜੀ ਹਾਂਜੀ ਹੁਣ ਜਿਵੇਂ ਆਪਣੇ ਉਂਝ ਜਿਵੇਂ ਆਪਣੇ ਡੰਗਰ ਬੱਛੇ ਰੱਖੇ ਹੁੰਦੇ ਆ ਫ਼ੇਰ ਵੀ ਉਹਨਾ ਖੇਤਾਂ ਵਿੱਚ ਘਾਹ ਦਾ ਉਹ ਕੀਤਾ ਹੋਏਗਾ ਹਨਾ ਤਾਂਹੀ ਇਹਨਾ ਨੂੰ ਘਾਹ ਖਾਣ ਨੂੰ ਮਿਲ ਰਿਹਾ ਤਾਂਹੀ

ਜਾਨਵਰਾਂ ਦੇ ਪੇਟ ਵੀ ਕਿਸਾਨ ਹੀ ਭਰ ਰਹੇ ਆਂ ਜੇ ਹੁਣ ਉਹ ਲਗਾਉਂਦੇ ਆ ਮਤਲਬ ਇਹਨਾ ਦਾ ਖਾਣਾ ਬੀਜਦੇ ਆ ਉਹਨਾ ਦੀ ਖੇਤੀ ਕਰਦੇ ਹਾਂ ਤਾਂਹੀ ਉਹ ਖਾਣਾ ਹੁੰਦਾ ਤਾਂਹੀ ਆਪਾਂ ਇਹਨਾ ਨੂੰ ਲਿਆ ਕੇ ਉਹ ਇਹਨਾ ਦਾ ਹਰਾ ਜੋ ਖਾਣਾ ਹੁੰਦਾ ਆਪਾਂ ਇਹਨਾ ਨੂੰ ਪਾਉਂਦੇ ਹਾਂ

ਹੁੰਦਾ ਇਹਨਾ ਤੋਂ ਹੁਣ ਇਹਨਾ ਦਾ ਜੋ ਵੀ ਹੁਣ ਅੱਗੇ ਜਿਵੇਂ ਇਹਨਾ ਦਾ ਉਹ ਤਰਲ ਪਦਾਰਥ ਹੁੰਦਾ ਫ਼ੇਰ ਆਪਾਂ ਉਹ ਖੇਤੀ ਖੇਤਾਂ ਵਿੱਚ ਪਾਉਂਦੇ ਹਾਂ ਉਵੇਂ ਕਰ ਜਿਵੇਂ ਕਣਕਾਂ ਦੀ ਜਿਵੇਂ ਫਸਲ ਵਧੀਆ ਹੁੰਦੀ ਆ

ਹਾਂਜੀ ਆਪਾਂ ਫੁੱਲ ਬੂਟਿਆ ਵਿੱਚ ਪਾਉਂਦੇ ਹਾਂ ਖਾਧ ਬਣਾ ਕੇ ਹੀ ਇਹਨਾ ਦੀ

ਹਾਂਜੀ ਤਾਂਹੀ ਤਾਂ ਕਹਿੰਦੇ ਹਾਂ ਆਪਾਂ ਨੂੰ ਸਭ ਤੋਂ ਵੱਧ ਫਾਇਦਾ ਤਾਂ ਆਪਾਂ ਨੂੰ ਹੀ ਹੋ ਰਿਹਾ ਹੈ ਉਹ ਇੰਨੀ ਮਿਹਨਤ ਕਰ ਰਹੇ ਆ ਫ਼ੇਰ ਆਪਾਂ ਨੂੰ ਵੈਸੇ ਉਨਹਾ ਲਈ ਕੁੱਝ ਕਰਨਾ ਚਾਹੀਦਾ ਵੀ ਹਾਂ ਉਹ ਆਪਣੇ ਲਈ ਇੰਨੀ ਮਿਹਨਤ ਕਰ ਰਹੇ ਆ

ਹਾਂਜੀ ਸਿਮਰਨ ਮੈਨੂੰ ਬਹੁਤ ਜਿਆਦਾ ਵਧੀਆ ਲੱਗਿਆ ਥੋਡੇ ਨਾਲ ਖੇਤੀਬਾੜੀ ਦੇ ਮੁਤਾਬਿਕ ਆਪਣੀਆਂ ਗੱਲਾਂ ਸਾਂਝੀਆਂ ਕਰਕੇ ਥੋੜੇ ਤੋਂ ਵੀ ਮੈਨੂੰ ਬਹੁਤ ਜਿਆਦਾ knowledge ਮਿਲੀ ਹਾਂਜੀ ਹਾਂਜੀ ਸਾਨੂੰ ਲੱਗਿਆ ਥੋਡੇ ਨਾਲ ਗੱਲ ਕਰਕੇ

ਠੀਕ ਹੈ ਜੀ ਠੀਕ

ਜਿਲਾ ਸੰਗਰੂਰ ਦੇ ਪਿੰਡ ਮੋੜ ਦਾ ਅਹ simple ਸਾਧਾਰਨ ਜੱਟ ਪਰਿਵਾਰ ਦੇ ਖੜਕ ਸਿੰਘ ਦਾ ਪੁੱਤਰ ਜਯੋਂ ਬੜਾ ਅਹ ਜਯੋਂ ਨਾ ਬੜਾ ਹੀ ਸਾਊ ਅਤੇ ਨਿਵਰ ਸਵਾਹ ਦਾ ਨੌਜਵਾਨ ਸੀ ਜਿਨੂੰ ਸਮੇਂ ਦੀਆਂ ਪ੍ਰੱਸਥੀਆਂ ਦੇ ਡਾਕੇ ਮਾਰਨ ਲਈ ਮਜਬੂਰ ਕਰ ਦਿਤਾ ਗਿਆ ਸੀਗਾ ਇਹ ਦੇ ਬਾਰੇ ਤੁਸੀ ਅਹ ਕਿ ਕਹਿੰਦੇ ਹੈ ਇਹ film ਵਿੱਚ ਭੀ ਵੇਖਿਆ ਹੋਣਾ ਹੈ ਜਯੋ ਮੋੜ ਦੀ ਮਾਤਾ ਨੈਨਾ ਦੇਵੀ ਬੀ ਉਹ ਆਂਦੀ ਹੈ ਇਕ film ਆਂਦੀ ਹੈ ਦੇਖ ਸਕਦੇ ਹੋ ਤੁਸੀ ਪੁਰਾਣੀ film ਹੈ ਕਾਫੀ ਇਹਦੇ ਬਾਰੇ ਮੋੜ ਦੀ ਕਹਾਣੀ ਸਾਰੀ ਦੀ ਸਾਰੀ ਜਰੂਰ ਦੇਖਯੋ ਬਹੁਤ ਵਧੀਆ ਕਹਾਣੀ ਹੈ ਮੈਨੂੰ ਬਹੁਤ ਪਸੰਦ ਹੈ ਹੈਨਾ।

ਅਦਕਲ ਉਮਰ ਦਾ ਊਪਰਾ ਬੰਦਾ ਉਹਨਾਂ ਦੇ ਘਰ ਆ ਪਤਾ ਪੁੱਛਦਾ ਪੁੱਛਦਾ ਓਹਦੇ ਕੋਲ ਆਇਆ ਉਸ ਨੇ ਅਹ ਉਸ ਉਪਰੇ ਪੁਰੁਸ਼ ਦਾ ਆਦਰ ਮਾਨ ਕਰਦਿਆਂ ਜੋਹਣੇ ਨੇ ਉਸ ਨੂੰ ਆਪਣੇ ਮੰਜੇ ਤੇ ਬੈਠਾ ਲਿਆ। ਉਪਰਾ ਬੰਦਾ ਆਖਣ ਲਗਾ ਭਤੀਜ ਮੈਂ ਕਾਲੇ ਪਾਣੀ ਤੋਂ ਆਇਆ ਹਾਂ ਤੇ ਮੇਰੇ ਬੜੇ ਭਾਈ ਕਿਸਨੇ ਨੇ ਅਹ ਕਿਸਨੇ ਕੋਲੋਂ ਓਹਦਾ ਸਨੇਹਾ ਲੈ ਕੇ ਅਹ ਸਿੱਧਾ ਥੋੜੇ ਕੋਲ ਆਇਆ ਫੇਰ ਆਪਣੇ ਪਿੰਡ ਜਾਊਂਗਾ ਓਹਨੇ ਕਿਹਾ ਹੈ ਬੀ ਜੇ ਤੂੰ ਭਾਈ ਤੇ ਮੈਂ

ਜਿਹਨੇ ਮੇਰੇ ਅਹ ਜਿਹਨੇ ਤੇਰੇ ਭਰਾ ਕਿਸਨੇ ਨੂੰ ਧੋਖੇ ਨਾਲ police ਨੂੰ ਫੜਾ ਕੇ ਕਾਲੇ ਪਾਣੀ ਦੀ ਸਜਾ ਦਵਾਈ ਹੈ ਭਤੀਜ ਬੰਦਾ ਕਾਦਾ ਹੈ ਜਿਹਨੇ ਭਾਈ ਦਾ ਬਦਲਾ ਨਹੀਂ ਲਿਆ ਡੋਗਰ ਮੌਜਾਂ ਕਰਦਾ ਹੈ ਤੇ ਭਾਈ ਕਾਲੇ ਪਾਣੀ ਨਰਕ ਭੋਗਦਾ ਹੈ ਕਿਸਨਾ ਜਯੋਂ ਤੋਂ ਕੁਛ ਵਰੇ ਬੜਾ ਸੀ ਤੇ ਛੇਲ ਛਬੀਲਾ ਮੌਜ ਮਸਤੀ ਕਰਨ ਵਾਲਾ ਨਵਾਂ ਨਵਾਂ ਵੇਲਿਆਂ ਬਣਾ ਕਿਸਨੇ ਕੋਲ ਉਪਰੇ ਬੰਦੇ ਆਉਣ ਲਗੇ ਤੇ ਉਹ ਘਰ ਦੀ ਕਢੀ ਰੂੜੀ mark ਸ਼ਰਾਬ ਤੇ ਮੁਰਗੇ ਛਕ ਕੇ ਉਹਨਾਂ ਨੂੰ ਖ਼ੂ ਤੇ ਅਹ ਖਰਧੂਮ ਮਚਾਂਦੇ ਓਹਦੇ ਬਾਪੂ ਨੂੰ ਇਹ ਸਬ ਕੁਛ ਪਸੰਦ ਨਹੀਂ ਸੀ ਤੇ ਇਸ ਲਈ ਉਸਨੇ ਅਹ ਕਿਸਨੇ ਨੂੰ ਟੋਕਣਾ ਸ਼ੁਰੂ ਕਰ ਦਿਤਾ ਨਿਤ ਦਾ ਕਲੇਸ਼ ਰਹਿਣ ਲਗਾ ਤੇ ਜਿਸ ਕਰਕੇ ਕਿਸਨਾ ਘਰੋਂ ਭੱਜ ਕੇ ਡਸਕੇ ਤੇ ਡੋਗਰ ਅਤੇ ਘੜਿਆਲ ਪਿੰਡ ਦੇ ਜੇਵਲ ਨਾਲ ਰਲ ਕੇ ਲੁਟਾ ਖੋ ਕਰਨ ਲਗਾ ਤੀਨੋ ਗੂੜੇ ਮਿੱਤਰ ਬਣਗੇ ਤੇ ਉਹਨਾਂ ਵੇਲਿਆਂ ਵਿੱਚ ਅਬ ਵਾਂਗ ਸੜਕਾਂ ਨਹੀਂ ਸੀ ਤੇ ਆਵਾ ਜਾਈ ਦਾ ਕੋਈ ਥੋੜੇ ਥੋੜੀਆਂ ਘੋੜੇ ਘੋੜਿਆਂ ਉੱਠ ਆਦਿ ਸਨ ਪੈਦਲ ਸਫ਼ਰ ਕਰਨਾ ਸੀ ਤੇ ਰਾਹ ਤੇ ਆਮਤੌਰ ਤੋਂ ਜੰਗਲਾਂ ਵੇਲਿਆਂ ਵਿੱਚੋ ਹੋਕੇ ਜਾਂਦੇ ਸਨ ਆਪ ਆਦਮੀ ਲਈ ਸਫ਼ਰ ਕਰਨਾ ਖਤਰੇ ਦੇ ਖਤਰੇ ਤੋਂ ਖਾਲੀ ਨਹੀਂ ਸੀਗਾ ਡਾਕੂ ਆਮ ਸਨ ਤੇ ਜੰਗਲਾਂ ਚ ਫਿਰਦੇ ਰਾਹਗਾਰਾ ਨੂੰ ਲੁੱਟ ਲੈਂਦੇ ਸਨ ਬਰਾਤ ਆਮ ਲੂਟੀਆਂ ਜਾਂਦੀਆਂ ਸਨ ਕਿਸਨੇ ਹੋਰਾਂ ਕੋਲ ਲੁਟੇ ਅਹ ਧੰਦਾ ਅਪਣਾ ਲਿਆ

ਵਾਲਾ ਸੀਗਾ ਤੇ ਉਹ ਮੂੰਹ ਤਾਂ ਲਕੁ ਲਗ ਚੁਕਾ ਸੀਗਾ ਮੂੰਹ ਦੇ ਤੇ ਇਕ ਦਿਨ ਹੋਇਆ ਕਿ ਕਿਸਨੇ ਨੇ ਹੋਰਾਂ ਕੋਲੋਂ ਆਪਣੇ ਹੀ ਪਿੰਡ ਦੇ ਬਰਾਹਮਣਾ ਦੀ ਬਰਾਤ ਲੁੱਟ ਲਈ ਬਰਾਤੀਆਂ ਵਿੱਚ ਅਹ ਕਿਸੇ ਨੇ ਕਿਸਨੇ ਨੂੰ ਪਹਿਚਾਣ ਲਿਆ ਤੇ ਸਾਰਾ ਪਿੰਡ ਕਿਸਨੇ ਦੀ ਇਸ ਵਾਰਦਾਤ ਤੋਂ ਤੋਏ ਤੋਏ ਕਰਨ ਲਗਾ ਤੇ ਉਸਦੇ ਬਾਪ ਨੂੰ ਲਾਨਤਾਂ ਪਾਇਆਂ ਓਹਦਾ ਬਾਪ ਪਰੇ ਜਾਕੇ ਬੈਠ ਸ਼ਰਮਸਾਰ ਹੋ ਗਿਆ ਤੇ ਪਿੰਡ ਦੇ ਖਾਦੇ ਪੀ ਖਾਂਦੇ ਪਿੰਦੇ ਜੇਡੇ ਮੋਹਰੀ ਵਾਸੁਦੇਵ ਨੇ ਕਿਸਨਾ ਦੇ ਨਾਂ ਤੇ ਪੁਲਸ ਥਾਣੇ report ਲਿਖਵਾ ਲਈ ਇਸ ਗੱਲ ਦਾ ਪਤਾ ਕਿਸਨ ਕਿਸਨੇ ਨੂੰ ਭੀ ਲਗ ਗਿਆ ਤੇ ਉਹ ਕੁਛ ਦਿਨਾਂ ਮਗਰੋਂ ਮੋੜੀ ਆਕੇ ਵਾਸੁਦੇਵ ਦੇ ਗੋਲੀਆਂ ਨਾਲ ਭੁਨ ਲਿਆ ਭੁਨ ਗਿਆ ਓਹਨੂੰ ਠੀਕ ਹੈ ਤੇ ਉਸ ਤੋਂ ਬਾਅਦ police ਆਈ ਕਿਸਨੇ ਨੇ ਕਿਸਨੇ ਦੇ ਬਾਪ ਤੇ ਭਰਾ ਜੋਯਨੀ ਨੂੰ ਫੜ ਲਿਆ ਕਿਸਨੇ ਦਾ ਅਹ ਥਹੁ ਪਤਾ ਪੁੱਛਣ ਲਈ ਤਸੀਹੇ ਦਿਤੇ ਗਏ ਬਾਰ ਬਾਰ ਉਜਾੜ ਦਿਤਾ ਘਰ ਬਾਰ ਸਾਰਾ ਓਹਦਾ ਉਜਾੜ ਦਿਤਾ ਸੀਗਾ ਤੇ ਉਹ ਭਲਾ ਕਿਥੋਂ ਕਿਸਨੇ ਨੂੰ ਲੱਭ ਕੇ ਲਿਉਂਦੇ ਉਹਨਾਂ ਦੇ ਤਾਂ ਜਾਰੀ ਕੀਤਾ ਸੀਗਾ ਨਾ ਤੇ ਜੇੜਾ ਕਿਸਨਾ ਸੀਗਾ ਕਿਸਨੇ ਨੇ ਅਹ ਕੇਡਾ ਘਰਦਿਆਂ ਨਾਲ ਬਣਦੀ ਹੁੰਦੀ ਸੀਗੀ ਤੇ ਉਹ ਲੁਟਿਆ ਹੋਇਆ ਮਾਲ ਜਮੇਲ ਜੈਮਲ ਦੇ ਘਰ ਹੀ ਰੱਖਦਾ ਸੀਗਾ ਤੇ ਕਿਸਨੇ ਦੇ ਗੱਲ ਖੂਨ ਪੈਣ ਦੀ ਖ਼ਬਰ ਨੇ ਜੈਮਲ ਨੂੰ ਕਰ ਦਿਤਾ ਕਿਸਨਾ ਓਹਦੇ ਕੋਲ ਚਲਿਆ ਗਿਆ ਤੇ ਉਸਨੇ ਜੈਮਲ ਨੂੰ ਆਖਿਆ ਯਾਰਾ ਤੂੰ ਹੀ ਓਹੜ ਕੋਹੜ ਕਰ police ਨੂੰ ਕੁਛ ਦੇ ਦਵਾ ਕੇ ਮੇਰਾ ਨਾਂ ਖੂਨ ਦੇ case ਚੋ ਕਢਵਾ ਜੈਮਲ ਨੇ ਚਟ ਪੈਂਤਰਾ ਬਦਲ ਗਿਆ ਤੇ ਓਹਦਾ ਮੰਨ ਬੇਈਮਾਨ ਹੋ ਗਿਆ ਖੂਨ ਵਿੱਚ ਫਸਿਆ ਕਿਸਨਾ ਓਹਦੇ ਓਹਦਾ ਕਿ ਬਿਗਾੜ ਲਊਗਾ ਓਹਨੇ ਸੋਚਿਆ ਕਿਸਨਾ ਨੂੰ ਕਿਹਾ ਕਿਸਨੇਆ ਤੇਰਾ ਤਾਂ ਮੇਰੇ ਕੋਲ ਹੁਣ ਕੁਛ ਨਹੀਂ ਤੂੰ ਸਾਰਾ ਸਮਾਨ ਵੰਡ ਲੈ ਤੇ ਤੂੰ ਇਥੋਂ ਵੰਡ ਲੈ ਗਿਆ ਸੀ ਤੇ ਕਿ ਕਹਿੰਦੇ ਹੈ ਆਪਣਾ ਕਿਸਨੇ ਨੇ ਇਹਨੀ ਆਸ ਨਹੀਂ ਸੀ ਕੀਤੀ ਕਿ ਓਹਦਾ ਯਾਰ ਜੇਮਲ ਓਹਦੇ ਨਾਲ ਇਹ ਮਿੱਤਰ ਮਾਰ ਕਾਟ ਕਰੇਗਾ ਓਹਦਾ ਸਬਰ ਦਾ ਘੁੱਟ ਭਰ ਕੇ ਬਹਿ ਗਿਆ ਉਹ ਓਥੋਂ ਚੁੱਪ ਚਪੀਤਾ ਕਿਸੇ ਹੋਰ ਥਾਂ ਚਲਾ ਗਿਆ ਕੁਛ ਦਿਨਾਂ ਮਗਰੋਂ ਕਿਸਨਾ ਫੇਰ ਜੇਮਲ ਦੇ ਕੋਲ ਆਇਆ ਤੇ ਇਕ ਬਰਾਤ ਲੁੱਟਣ ਦੀ ਦਸ ਅਹ ਦਸ ਪਾਈ ਬਰਾਤ ਲੁੱਟਣ ਦੇ ਲਾਲਚ ਵਿੱਚ ਜੈਮਲ ਕਿਸਨੇ ਦੇ ਨਾਲ ਜੰਗਲੇ ਵਿੱਚ ਚਲਾ ਗਿਆ ਤੇ ਲਗੇ ਬਰਾਤ ਉਡੀਕਣ ਬਰਾਤ ਕਿਥੋਂ ਆਉਣੀ ਸੀ ਇਹ ਤਾਂ ਕਿਸਨੇ ਨੇ ਜੈਮਲ ਨੂੰ ਬਾਹਰ ਸਦਨ ਦਾ ਬਹਾਨਾ ਹੀ ਸੀ ਕਢਿਆ ਸੀ ਕੁਛ ਸਮੇਂ ਬਾਅਦ ਕਿਸਨੇ ਨੇ ਜੈਮਲ ਨੂੰ ਲਲਕਾਰਿਆ ਬੇਇਮਾਣਾ ਭੱਜ ਲੈ ਕਿਥੇ ਭਜਨਾ ਹੈ ਮੈਂ ਤੇਰੇ ਹਿਸੇ ਦਾ ਮਾਲ ਹੜਪ ਕੇ ਮੇਰੇ ਨਾਲ ਮਿੱਤਰ ਮਾਰ ਕੀਤੀ ਹੈ ਨਾ ਤੂੰ। ਓਹਨੇ ਇਹ ਕੁਜ ਆਖਿਆ ਜੈਮਲ ਨੂੰ ਤੜਾਕ ਤੜਾਕ ਗੋਲੀਆਂ ਜੇ ਚਲੀਆਂ ਤੇ ਜੈਮਲ ਧਰਤੀ ਤੇ ਅਹ ਹੋ ਗਿਆ ਤੇ ਕਿਸਨੇ ਨੇ ਜੈਮਲ ਦੀ ਪਤਨੀ ਨੂੰ ਘਰੇ ਅਹ ਘਰੇ ਸਨੇਹਾ ਭੇਜ ਦਿਤਾ ਕਿ ਉਹ ਆਪਣੇ ਬੇਈਮਾਨ ਪਤਿ ਦੀ ਲਾਸ਼ ਚੁਕ ਲੈ ਜਾਵੇ ਜੈਮਲ ਡੋਗਰ ਲੋਹਰਾ ਲੋਹਰਾ ਨਾਲ ਲੰਗੋਟੀਆਂ ਯਾਰ ਸੀਗਾ ਤੇ ਉਹਨਾਂ ਕਠੇਆਂ ਡਾਕੇ ਮਾਰੇ ਸਨ ਤੇ ਬਰਾਤਾਂ ਲੁਟਿਆਂ ਸਨ ਉਹਨਾਂ ਨੇ ਕਠੀਆਂ ਜੈਮਲ ਦਾ ਕਿਸਨੇ ਹੱਥੋਂ ਮਾਰਿਆ ਜਾਣਾ ਉਸਤੋਂ ਬਰਦਾਸ਼ਤ ਨਾ ਹੋਇਆ ਤੇ ਕਿਸਨੇ ਦੇ ਯਾਰ ਮਾਰ ਡੋਗਰ ਨੇ ਕਿਸਨੇ ਨੂੰ ਬਚਾਉ ਕਰਨ ਦੇ ਪੰਜ ਸੁਨੇਹੇ ਭੇਜੇ ਤੇ ਡਸਕੇ ਸਦ ਲਏ ਰਾਤ ਨੂੰ ਓਹਦੀ ਖੂਬ ਸੇਵਾ ਕੀਤੀ ਨਸ਼ੇ ਵਿੱਚ ਚੂਰ ਹੋਇਆ ਕਿਸਨਾ ਬੇਸੁਰਤ

ਆਂ ਦਬੋਚਿਆ ਤੇ ਉਹਦੋਂ ਅੰਗਰੇਜਾਂ ਦਾ ਰਾਜ ਸੀਗਾ ਤੇ ਮੁਕਦਮਾ ਚਲਿਆ ਮਾਲਕ ਨੇ ਕਿਸਨੇ ਨੂੰ ਉਮਰ ਕੈਦ ਦੀ ਸਜਾ ਸੁਣਾ ਕੇ ਕਾਲੇ ਪਾਣੀ ਭੇਜ ਦਿਤਾ ਬਹੁਤ ਭੈੜੀ ਹੁੰਦੀ ਹੈ ਭਈ ਕਾਲੇ ਪਾਣੀ ਦੀ ਸੁਣਿਆ ਅਸੀਂ ਦੇਖਿਆ ਨਹੀਂ ਹੈ ਤੇ ਜੇਡਾ ਕਿ ਅਹ ਡੋਗਰ ਨੇ ਥੋਖੇ ਅਹ ਮਿੱਤਰ ਮਾਰ ਕਰਕੇ ਆਪਣੇ ਯਾਰ ਕਿਸਨੇ ਨੂੰ ਕਾਲੇ ਪਾਣੀ ਦੀ ਸਜਾ ਕਰਵਾ ਦਿਤੀ ਸੀਗੀ ਉਹਨਾਂ ਕਿਸਨੇ ਕਾਲੀ ਪਾਣੀ ਦੀ ਸਜਾ ਭੁਗਤ ਰਿਹਾ ਤੇ ਡੋਗਰ ਨੇ ਸੀਰ ਮੇਂ ਪੀਣ ਲਈ ਵਰਤ ਰਿਹਾ ਸੀ ਤੇ ਬਦਲਾ ਲੈਣ ਲਈ ਓਹਨੇ ਆਪਣੇ ਭਰਾ ਜਿਯੋਨ ਨੂੰ ਸੁਨੇਹਾ ਭੇਜਿਆ ਸੀ। ਆਪਣੇ ਬੜੇ ਭਰਾ ਕਿਸਨੇ ਦਾ ਸਨੇਹਾ ਸੁਨ ਦੇ ਸਰ ਹੀ ਜਿਯੋਨਾ ਚਣਚੋਡੀਆ ਗਿਆ ਤੇ ਇਕ ਆਹ ਨਿਯੋ ਹੋ ਗਈ ਓਪਰਾ ਬੰਦਾ ਜਦ ਪਾਣੀ ਛਕ ਕੇ ਆਪਣੇ ਰਾਹ ਪਿਆ ਤੇ ਜਯੋਨੇ ਦੇ ਚਿਤ ਨੂੰ ਚਿਤ ਮਨੀ ਲਗ ਗਈ ਉਹ ਅਜੀਬ ਬੇਚੈਨੀ ਦਾ ਸ਼ਿਕਾਰ ਹੋ ਗਿਆ ਜਯੋਨੇ ਮੋੜ ਸੁਣੀ ਗੱਲ ਲਗੀ ਕਾਲਜੇ ਨੂੰ ਸਲ ਅਜਕਲ ਲਵਾਂ ਬੇਰ ਨ ਫੇਰ ਖਾਵਾਂ ਰੱਜ ਕੇ ਇਹ ਆਉਣੀ ਦਲੇਰੀ ਜਮਨਾ ਨਾ ਦੂਜੇ ਵੈਰੀ ਮੇਰੀ ਹੈ ਸਲਾਹ ਸਾਰਾ ਨੂੰ ਕਢ ਕੇ ਭਗਵਾਨ ਤੇ ਇਕ ਜਵਾਲਾ ਜੀ ਉਹਨਾਂ ਦੇ ਸੀਨੇ ਚ ਮਗ ਰਹੀ ਸੀ ਤੇ ਦੂਜਾ ਓਹਨੇ ਅਹ ਓਹਦੇ ਘਰੋਂ ਗੰਡਾਸੇ ਅਤੇ ਚੁੱਪ ਚਾਪ ਆਪਣੇ ਖੇੜੇ ਨੂੰ ਸਿਰ ਨੀਵਾਂ ਕਰਕੇ ਜੰਗਲ ਵਲ ਨੂੰ ਤੁਰ ਪਿਆ ਅਗਾ ਓਹਨੇ ਜੰਗਲ ਨੂੰ ਸਰਕਾਰ ਦਾ ਇਕ ਅੰਗਰੇਜ ਟੱਕਰਿਆ ਜਿਸ ਪਾਸੋ ਓਹਨੇ ਚਪਟਾ ਮਾਰ ਕੇ ਓਹਦੀ ruffle ਖੋ ਲੀ ਤੇ ਅੰਗਰੇਜ ਨੂੰ ਭਜਾ ਦਿਤਾ ਤੇ ਜੇਡਾ ਅਹ ਅਗਾ ਨੂੰ ਇਕ ਅਹ ਡਾਕੂਆਂ ਦੀ ਟੋਲੀ ਟੱਕਰ ਗਈ ਜਦੋ ਉਹ ਪਤਾ ਲਗਿਆ ਕਿ ਬਾਈ ਜਯੋਨਾ ਕਿਸਨੇ ਦਾ ਭਰਾ ਹੈ ਤੇ ਖੁਸ਼ੀ ਖੁਸ਼ੀ ਉਹਨਾਂ ਨੇ ਆਪਣਾ ਭਾਈਵਾਲ ਬਣਾ ਲਿਆ ਜਯੋਨਾ ਤਾਂ ਡਾਕੇ ਮਾਰ ਲਗ ਪਿਆ ਤੇ ਓਹਨੇ ਬੰਦਿਸ਼ ਇਹ ਲਾਈ ਕਿ ਅਹ ਕਿਸੇ ਦੀ ਨੂੰਹ ਧੀ ਨੂੰ ਮੈਲੀ ਅਖ ਨਾਲ ਨਹੀਂ ਵੇਖਣਾ ਨਾ ਹੀ ਮੋੜੀ ਜਾਕੇ ਡਾਕਾ ਮਾਰਨਾ ਹੈ।

police ਓਹਦਾ ਪਿੱਛਾ ਕਰਦੀ ਜੋਯਨਾ ਡਾਹਨ ਨਹੀਂ ਦਿੰਦਾ police ਅਹ ਨਮੋਸ਼ੀ ਦੀ ਮਾਰੀ ਗਈ ਤੇ ਸਾਰੇ ਇਲਾਕੇ ਵਿੱਚ ਜਯੋਨੇ ਦੀ ਬੱਲੇ ਬੱਲੇ ਸੀ police ਓਹਦੀ ਸੁਰਮਾਰਤੀ ਤੋਂ ਡਰਦੀ ਓਹਨੂੰ ਹੱਥ ਨਹੀਂ ਸੀ ਪਾਉਂਦੀ ਉਹ ਫੜਨ ਲਈ ਉਹਦੇ ਵਾਸਤੇ ਇਨਾਮ ਸਰਕਾਰ ਨੇ ਐਲਾਨੀਆ ਹੋਇਆ ਸੀਗਾ ਤੇ ਧੀ ਭੈਣ ਦੀ ਇਜ਼ਤ ਦਾ ਸਾਂਜੇਵਾਲ ਹੋਣ ਕਰਕੇ ਗਊ ਗਰੀਬ ਦੀ ਰੱਖਿਆ ਹੋਣਾ ਪਿੰਡ ਆਲੇ ਉਸਦੀ ਹਥੀ ਮਨੇ ਕਰਦੇ ਸਨ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 ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰ ਦੇਵੇਗੀ। ਮਨਜੀਤ ਉਸ ਨਾਲ ਬੜੇ ਸਤਿਕਾਰ ਤੇ ਨਿਮਰਤਾ ਨਾਲ ਪੇਸ਼ ਆਉਂਦੀ ਹੈ। ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਅੱਜ ਉਨ੍ਹਾਂ ਦੇ ਘਰ ਕਿਸੇ ਪ੍ਰਾਹੁਣੇ ਨੇ ਆਉਣਾ ਹੈ। ਇਸ ਕਰਕੇ ਉਸਨੇ ਆਟਾ ਬਹੁਤਾ ਗੁੰਨ੍ਹਿਆ ਹੈ। ਉਹ ਨਿਹਾਲ ਕੌਰ ਤੋਂ ਪ੍ਰਾਹੁਣੇ ਲਈ ਕੜਾਹ ਬਣਾਉਣ ਦੀ ਆਗਿਆ ਲੈਂਦੀ ਹੈ। ਨਿਹਾਲ ਕੌਰ ਉਸਦੀਆਂ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਟੀਕਾ-ਟਿੱਪਣੀ ਜਾਰੀ ਰੱਖਦੀ ਹੈ। ਅਸਲ ਵਿੱਚ ਮਨਜੀਤ ਨੂੰ ਪਤਾ ਸੀ ਕਿ ਅੱਜ ਉਸਦਾ ਪਤੀ ਸੁਖਦੇਵ ਸਿੰਘ ਆ ਰਿਹਾ ਹੈ। ਇੰਨੇ ਨੂੰ ਉਹ ਘਰ ਆ ਜਾਂਦਾ ਹੈ ਅਤੇ ਨਿਹਾਲ ਕੌਰ ਹੈਰਾਨ ਰਹਿ ਜਾਂਦੀ ਹੈ। ਮਨਜੀਤ ਸੁਖਦੇਵ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 ਉਸ ਯਾਨੀ ਸੁਖਦੇਵ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਦਿੰਦੀ ਹੈ ਤਾਂ ਉਹ ਮਨਜੀਤ ਅੱਗੇ ਸਪੱਸ਼ਟ ਕਰਦਾ ਹੈ ਕਿ ਉਸਦੀ ਮਾਂ ਨੂੰ ਸਾਰੀ ਉਮਰ ਉਨ੍ਹਾਂ ਦੇ ਪਿਓ ਵੱਲੋਂ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਉਹ ਸਮਝਦੀ ਹੈ ਕਿ ਨੂੰਹ ਨੂੰ ਕਾਬੂ ਰੱਖਣ ਲਈ ਉਸਨੂੰ ਪੁੱਤਰ ਦੇ ਦੂਜੇ ਵਿਆਹ ਦਾ ਡਰ ਦੇਣਾ ਜ਼ਰੂਰੀ ਹੈ। ਕੁਝ ਸਮੇਂ ਮਗਰੋਂ ਨਿਹਾਲ ਕੌਰ ਦੀ ਧੀ ਸੁਖਦੇਵ ਕੌਰ ਦੀ ਚਿੱਠੀ ਆਉਂਦੀ ਹੈ ਜਿਸ ਵਿੱਚ ਲਿਖਿਆ ਹੁੰਦਾ ਕਿ ਉਸਦਾ ਪਤੀ ਦੂਜਾ ਵਿਆਹ ਕਰਨਾ ਚਾਹੁੰਦਾ ਹੈ।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 ਕਿ ਉਸਨੂੰ ਆਪਣੀ ਨੂੰਹ ਨੂੰ ਵੀ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ। ਉਹ ਨੂੰਹ ਤੋਂ ਮੁਆਫ਼ੀ ਮੰਗਦੀ ਹੈ। ਇਸੇ ਵੇਲੇ ਹੀ ਭਰਾ ਨੂੰ ਮਿਲਣ ਲਈ ਸੁਖਦੇਵ ਕੌਰ ਆਪਣੀਆਂ ਦੋਹਾਂ ਧੀਆਂ ਸਮੇਤ ਪੁੱਜ ਜਾਂਦੀ ਹੈ। ਉਸ ਤੋਂ ਪਤਾ ਲੱਗਦਾ ਹੈ ਕਿ ਦੂਜੇ ਵਿਆਹ ਦੀ ਗੱਲ ਉਸਦੇ ਪਤੀ ਨੇ ਐਵੇਂ ਹੀ ਮਖੌਲ ਅਹ ਦੀ ਨੂੰਹ ਦਾ ਨਾਂ ਮਨਜੀਤ ਹੈ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

ਉਹ ਉਸਨੂੰ ਡਰਾਵਾ ਦਿੰਦੀ ਹੈ ਕਿ ਉਹ ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰ ਦੇਵੇਗੀ। ਮਨਜੀਤ ਉਸ ਨਾਲ ਬੜੇ ਸਤਿਕਾਰ ਤੇ ਨਿਮਰਤਾ ਨਾਲ ਪੇਸ਼ ਆਉਂਦੀ ਹੈ। ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਅੱਜ ਉਨ੍ਹਾਂ ਦੇ ਘਰ ਕਿਸੇ ਪ੍ਰਾਹੁਣੇ ਨੇ ਆਉਣਾ ਹੈ। ਇਸ ਕਰਕੇ ਉਸਨੇ ਆਟਾ ਬਹੁਤਾ ਗੁੰਨ੍ਹਿਆ ਹੈ। ਉਹ ਨਿਹਾਲ ਕੌਰ ਤੋਂ ਪ੍ਰਾਹੁਣੇ ਲਈ ਕੜਾਹ ਬਣਾਉਣ ਦੀ ਆਗਿਆ ਲੈਂਦੀ ਹੈ। ਨਿਹਾਲ ਕੌਰ ਉਸਦੀਆਂ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਟੀਕਾ-ਟਿੱਪਣੀ ਜਾਰੀ ਰੱਖਦੀ ਹੈ। ਅਸਲ ਵਿੱਚ ਮਨਜੀਤ ਨੂੰ ਪਤਾ ਸੀ ਕਿ ਅੱਜ ਉਸਦਾ ਪਤੀ ਸੁਖਦੇਵ ਸਿੰਘ ਆ ਰਿਹਾ ਹੈ। ਇੰਨੇ ਨੂੰ ਉਹ ਘਰ ਆ ਜਾਂਦਾ ਹੈ ਅਤੇ ਨਿਹਾਲ ਕੌਰ ਹੈਰਾਨ ਰਹਿ ਜਾਂਦੀ ਹੈ। ਮਨਜੀਤ ਸੁਖਦੇਵ ਨੂੰ

ਉਸ ਯਾਨੀ ਸੁਖਦੇਵ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਦਿੰਦੀ ਹੈ ਤਾਂ ਉਹ ਮਨਜੀਤ ਅੱਗੇ ਸਪੱਸ਼ਟ ਕਰਦਾ ਹੈ ਕਿ ਉਸਦੀ ਮਾਂ ਨੂੰ ਸਾਰੀ ਉਮਰ ਉਨ੍ਹਾਂ ਦੇ ਪਿਓ ਵੱਲੋਂ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਉਹ ਸਮਝਦੀ ਹੈ ਕਿ ਨੂੰਹ ਨੂੰ ਕਾਬੂ ਰੱਖਣ ਲਈ ਉਸਨੂੰ ਪੁੱਤਰ ਦੇ ਦੂਜੇ ਵਿਆਹ ਦਾ ਡਰ ਦੇਣਾ ਜ਼ਰੂਰੀ ਹੈ। ਕੁਝ ਸਮੇਂ ਮਗਰੋਂ ਨਿਹਾਲ ਕੌਰ ਦੀ ਧੀ ਸੁਖਦੇਵ ਕੌਰ ਦੀ ਚਿੱਠੀ ਆਉਂਦੀ ਹੈ ਜਿਸ ਵਿੱਚ ਲਿਖਿਆ ਹੁੰਦਾ ਕਿ ਉਸਦਾ ਪਤੀ ਦੂਜਾ ਵਿਆਹ ਕਰਨਾ ਚਾਹੁੰਦਾ ਹੈ।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 ਕਿ ਉਸਨੂੰ ਆਪਣੀ ਨੂੰਹ ਨੂੰ ਵੀ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ। ਉਹ ਨੂੰਹ ਤੋਂ ਮੁਆਫ਼ੀ ਮੰਗਦੀ ਹੈ। ਇਸੇ ਵੇਲੇ ਹੀ ਭਰਾ ਨੂੰ ਮਿਲਣ ਲਈ ਸੁਖਦੇਵ ਕੌਰ ਆਪਣੀਆਂ ਦੋਹਾਂ ਧੀਆਂ ਸਮੇਤ ਪੁੱਜ ਜਾਂਦੀ ਹੈ। ਉਸ ਤੋਂ ਪਤਾ ਲੱਗਦਾ ਹੈ ਕਿ ਦੂਜੇ ਵਿਆਹ ਦੀ ਗੱਲ ਉਸਦੇ ਪਤੀ ਨੇ ਐਵੇਂ ਹੀ ਮਖੌਲ ਅਹ ਦੀ ਨੂੰਹ ਦਾ ਨਾਂ ਮਨਜੀਤ ਹੈ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

ਉਹ ਉਸਨੂੰ ਡਰਾਵਾ ਦਿੰਦੀ ਹੈ ਕਿ ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰ ਦੇਵੇਗੀ। ਮਨਜੀਤ ਉਸ ਨਾਲ ਬੜੇ ਸਤਿਕਾਰ ਤੇ ਨਿਮਰਤਾ ਨਾਲ ਪੇਸ਼ ਆਉਂਦੀ ਹੈ। ਉਹ ਆਪਣੀ ਸੱਸ ਨੂੰ

ਅਸਲ ਵਿੱਚ ਮਨਜੀਤ ਨੂੰ ਪਤਾ ਸੀ ਕਿ ਅੱਜ ਉਸਦਾ ਪਤੀ ਸੁਖਦੇਵ ਸਿੰਘ ਆ ਰਿਹਾ ਹੈ। ਇੰਨੇ ਨੂੰ ਉਹ ਘਰ ਆ ਜਾਂਦਾ ਹੈ ਅਤੇ ਨਿਹਾਲ ਕੌਰ ਹੈਰਾਨ ਰਹਿ ਜਾਂਦੀ ਹੈ। ਮਨਜੀਤ ਸੁਖਦੇਵ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 ਉਸ ਯਾਨੀ ਸੁਖਦੇਵ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਦਿੰਦੀ ਹੈ ਤਾਂ ਉਹ ਮਨਜੀਤ ਅੱਗੇ ਸਪੱਸ਼ਟ ਕਰਦਾ ਹੈ ਕਿ ਉਸਦੀ ਮਾਂ ਨੂੰ ਸਾਰੀ ਉਮਰ ਉਨ੍ਹਾਂ ਦੇ ਪਿਓ ਵੱਲੋਂ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਉਹ ਸਮਝਦੀ ਹੈ ਕਿ ਨੂੰਹ ਨੂੰ ਕਾਬੂ ਰੱਖਣ ਲਈ ਉਸਨੂੰ ਪੁੱਤਰ ਦੇ ਦੂਜੇ ਵਿਆਹ ਦਾ ਡਰ ਦੇਣਾ ਜ਼ਰੂਰੀ ਹੈ। ਕੁਝ ਸਮੇਂ ਮਗਰੋਂ ਨਿਹਾਲ ਕੌਰ ਦੀ ਧੀ ਸੁਖਦੇਵ ਕੌਰ ਦੀ ਚਿੱਠੀ ਆਉਂਦੀ ਹੈ ਜਿਸ ਵਿੱਚ ਲਿਖਿਆ ਹੁੰਦਾ ਕਿ ਉਸਦਾ ਪਤੀ ਦੂਜਾ ਵਿਆਹ ਕਰਨਾ ਚਾਹੁੰਦਾ ਹੈ।

ਕਿ ਉਸਨੂੰ ਆਪਣੀ ਨੂੰਹ ਨੂੰ ਵੀ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ। ਉਹ ਨੂੰਹ ਤੋਂ ਮੁਆਫ਼ੀ ਮੰਗਦੀ ਹੈ। ਇਸੇ ਵੇਲੇ ਹੀ ਭਰਾ ਨੂੰ ਮਿਲਣ ਲਈ ਸੁਖਦੇਵ ਕੌਰ ਆਪਣੀਆਂ ਦੋਹਾਂ ਧੀਆਂ ਸਮੇਤ ਪੁੱਜ ਜਾਂਦੀ ਹੈ। ਉਸ ਤੋਂ ਪਤਾ ਲੱਗਦਾ ਹੈ ਕਿ ਦੂਜੇ ਵਿਆਹ ਦੀ ਗੱਲ ਉਸਦੇ ਪਤੀ ਨੇ ਐਵੇਂ ਹੀ ਮਖੌਲ ਅਹ ਦੀ ਨੂੰਹ ਦਾ ਨਾਂ ਮਨਜੀਤ ਹੈ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

ਉਹ ਉਸਨੂੰ ਡਰਾਵਾ ਦਿੰਦੀ ਹੈ ਕਿ ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰ ਦੇਵੇਗੀ। ਮਨਜੀਤ ਉਸ ਨਾਲ ਬੜੇ ਸਤਿਕਾਰ ਤੇ ਨਿਮਰਤਾ ਨਾਲ ਪੇਸ਼ ਆਉਂਦੀ ਹੈ। ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਅੱਜ ਉਨ੍ਹਾਂ ਦੇ ਘਰ ਕਿਸੇ ਪ੍ਰਾਹੁਣੇ ਨੇ ਆਉਣਾ ਹੈ। ਇਸ ਕਰਕੇ ਉਸਨੇ ਆਟਾ ਬਹੁਤਾ ਗੁੰਨ੍ਹਿਆ ਹੈ। ਉਹ ਨਿਹਾਲ ਕੌਰ ਤੋਂ ਪ੍ਰਾਹੁਣੇ ਲਈ ਕੜਾਹ ਬਣਾਉਣ ਦੀ ਆਗਿਆ ਲੈਂਦੀ ਹੈ। ਨਿਹਾਲ ਕੌਰ ਉਸਦੀਆਂ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਟੀਕਾ-ਟਿੱਪਣੀ ਜਾਰੀ ਰੱਖਦੀ ਹੈ। ਅਸਲ ਵਿੱਚ ਮਨਜੀਤ ਨੂੰ ਪਤਾ ਸੀ ਕਿ ਅੱਜ ਉਸਦਾ ਪਤੀ ਸੁਖਦੇਵ ਸਿੰਘ ਆ ਰਿਹਾ ਹੈ। ਇੰਨੇ ਨੂੰ ਉਹ ਘਰ ਆ ਜਾਂਦਾ ਹੈ ਅਤੇ ਨਿਹਾਲ ਕੌਰ ਹੈਰਾਨ ਰਹਿ ਜਾਂਦੀ ਹੈ। ਮਨਜੀਤ ਸੁਖਦੇਵ ਨੂੰ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 ਉਸ ਯਾਨੀ ਸੁਖਦੇਵ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਦਿੰਦੀ ਹੈ ਤਾਂ ਉਹ ਮਨਜੀਤ ਅੱਗੇ ਸਪੱਸ਼ਟ ਕਰਦਾ ਹੈ ਕਿ ਉਸਦੀ ਮਾਂ ਨੂੰ ਸਾਰੀ ਉਮਰ ਉਨ੍ਹਾਂ ਦੇ ਪਿਓ ਵੱਲੋਂ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਉਹ ਸਮਝਦੀ ਹੈ ਕਿ ਨੂੰਹ ਨੂੰ ਕਾਬੂ ਰੱਖਣ ਲਈ ਉਸਨੂੰ ਪੁੱਤਰ ਦੇ ਦੂਜੇ ਵਿਆਹ ਦਾ ਡਰ ਦੇਣਾ ਜ਼ਰੂਰੀ ਹੈ। ਕੁਝ ਸਮੇਂ ਮਗਰੋਂ ਨਿਹਾਲ ਕੌਰ ਦੀ ਧੀ ਸੁਖਦੇਵ ਕੌਰ ਦੀ ਚਿੱਠੀ ਆਉਂਦੀ ਹੈ ਜਿਸ ਵਿੱਚ ਲਿਖਿਆ ਹੁੰਦਾ ਕਿ ਉਸਦਾ ਪਤੀ ਦੂਜਾ ਵਿਆਹ ਕਰਨਾ ਚਾਹੁੰਦਾ ਹੈ।

ਕਿ ਉਸਨੂੰ ਆਪਣੀ ਨੂੰਹ ਨੂੰ ਵੀ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ। ਉਹ ਨੂੰਹ ਤੋਂ ਮੁਆਫ਼ੀ ਮੰਗਦੀ ਹੈ। ਇਸੇ ਵੇਲੇ ਹੀ ਭਰਾ ਨੂੰ ਮਿਲਣ ਲਈ ਸੁਖਦੇਵ ਕੌਰ ਆਪਣੀਆਂ ਦੋਹਾਂ ਧੀਆਂ ਸਮੇਤ ਪੁੱਜ ਜਾਂਦੀ ਹੈ। ਉਸ ਤੋਂ ਪਤਾ ਲੱਗਦਾ ਹੈ ਕਿ ਦੂਜੇ ਵਿਆਹ ਦੀ ਗੱਲ ਉਸਦੇ ਪਤੀ ਨੇ ਐਵੇਂ ਹੀ ਮਖੌਲ ਅਹ ਦੀ ਨੂੰਹ ਦਾ ਨਾਂ ਮਨਜੀਤ ਹੈ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

ਤਲਵਾਰ ਨਾਲ ਚੜ੍ਹਨ ਵਾਲੇ, ਤਲਵਾਰ ਨਾਲ ਹੀ ਲਾਹੇ ਜਾਂਦੇ ਹਨ। ਧਰਮ ਬਾਰੇ ਕਿਹਾ ਜਾਂਦਾ ਹੈ, ਕਾਜੀ ਰਿਸ਼ਵਤ ਨਾਲ ਰਾਜੀ। ਪਤੀ ਪਤਨੀ ਬਾਰੇ ਕਹਿੰਦੇ ਹਨ। ਜੇ ਮੀਆਂ ਬੀਬੀ ਰਾਜੀ ਤਾਂ ਕੀ ਕਰੇਗਾ ਕਾਜੀ, ਜਾਂ ਮੁੱਲਾ ਦੀ ਦੌੜ ਮਸੀਤ ਤੱਕ। ਸਿਆਣਿਆ ਦੇ ਕਥਨ ਹਨ। ਜਿਹੜਾ ਕਾਹਲ ਨਹੀਂ ਕਰਦਾ, ਉਹੋ ਜਲਦੀ ਪਹੁੰਚ ਦਾ ਹੈ। ਸੱਚ ਅਤੇ ਕੁਦਰਤ ਕਦੇ ਪੁਰਾਣੇ ਨਹੀਂ ਹੁੰਦੇ। ਤਮਪਤੀ ਜੀਵਨ ਬਾਰੇ ਕਹਿੰਦੇ ਹਨ। ਜਿਸਦਾ ਪਤੀ ਸ਼ਾਂਤ ਹੋਵੇਗਾ, ਉਸ ਦੀ ਪਤਨੀ ਹਨੇਰੀ ਹੋਵੇਗੀ।

ਜਦੋਂ ਕੋਈ ਗ੍ਰੰਥ ਪ੍ਰਸਿੱਧ ਹੋ ਜਾਂਦਾ ਹੈ। ਤਾਂ ਉਸਦਾ ਗਿਆਨ ਸੰਖੇਪ ਰੂਪ ਵਿੱਚ ਕਹਾਵਤਾਂ ਜਾਂ ਅਖਾਣ ਮੁਹਾਵਰਿਆ ਰਾਹੀਂ ਪ੍ਰਗਟ ਹੁੰਦਾ ਹੈ। ਜਿਵੇ ਘਰ ਦਾ ਭੇਤੀ ਲੰਕਾ ਢਾਏ। ਡੂੰਗਾ ਪ੍ਰਭਾਵ ਪਾਉਣ ਵਾਲੇ ਗੁਰੂ ਨਾਨਕ ਸਾਹਿਬ ਦਾ ਚੰਗਿਆ ਬਾਰੇ ਕਥਨ ਹੈ । ਉਜੜ ਜਾਓ। ਸਾਹਿਤ ਵਿੱਚ ਨਾਟਕ ਅਜਿਹਾ ਰੂਪ ਹੈ। ਜਿਸ ਵਿੱਚ ਅਖਾਣ ਮੁਹਾਵਰਿਆ ਦੀ ਵਰਤੋਂ ਵਾਰਤਾਲਾਪ ਨੂੰ ਦਿਲਚਸਪ ਬਣਾ ਦਿੰਦੀ ਹੈ। ਇਮੇ ਅਖਾਣ ਮੁਹਾਵਰੇ ਵਿਅੰਗ ਉਸਾਰਨ ਤਿੱਖੇ ਪ੍ਰਤੀਕਰਮ ਪ੍ਰਗਟਾਉਣ ਅਤੇ ਵਾਰਤਾਲਾਪ ਨੂੰ ਸੰਖੇਪ ਅਤੇ ਚੁਸਤ ਬਨਾਉਣ ਵਿੱਚ ਸਹਾਈ ਹੁੰਦੇ ਹਨ।

ਕੁਰਾਨ, ਗੁਰੂ ਗ੍ਰੰਥ ਸਾਹਿਬ ਆਦਿ ਦਾ ਮਹੱਤਵ ਨਿਰੰਤਰ ਬਣਿਆ ਹੋਇਆ ਹੈ । ਇਹ ਗ੍ਰੰਥ ਹਜਾਰਾਂ ਅਖਾਣ ਮੁਹਾਵਰਿਆ ਦਾ ਖਜਾਨਾ ਵੀ ਹਨ। ਅਤੇ ਅਧਾਰ ਵੀ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

ਸਲਾਹ ਅਤੇ ਉਪਦੇਸ਼ ਹਾਜ਼ਰ ਹਨ। ਇਸੇ ਕਾਰਨ ਇਹ ਸਕੂਲਾਂ, ਕਾਲਜਾ ਦੀਆਂ ਕੰਧਾਂ ਤੇ ਉੱਕਰੇ ਜਾਂਦੇ ਹਨ। ਤਾਂ ਜੋ ਨਵੀ ਪਨੀਰੀ ਇਹਨਾਂ ਨੂੰ ਰੋਜ ਪੜ੍ਹੇ ਅਤੇ ਇਹਨਾਂ ਵਿਚਲੇ ਗਿਆਨ ਨੂੰ ਅਪਣਾਏ। ਇਤਿਹਾਸ ਦੇ ਨਿਚੋੜ ਅਤੇ ਜੀਵਨ ਅਨੁਭਵ ਤੋਂ ਪ੍ਰਾਪਤ ਹੋਣ ਵਾਲੇ ਸਬਕ ਹੋਣ ਕਰਕੇ, ਹਰ ਵਰਗ ਇਹਨਾਂ ਦੀ ਵਰਤੋਂ ਕਰਦਾ ਹੈ। ਅਖਾਣ, ਮੁਹਾਵਰਿਆ ਦੀ ਸੋਝੀ ਸਾਡੇ ਵਿਹਾਰ ਨੂੰ ਪ੍ਰਭਾਵਿਤ ਕਰਦੀ ਹੈ।

ਅਤੇ ਢੁਕਮਾ ਵਿਹਾਰ ਕੀ ਹੈ। ਅਤੇ ਕਿਹੜੇ ਵਿਹਾਰ ਨਾਲ ਹਮੇਸ਼ਾ ਹਾਨੀ ਅਤੇ ਬਦਨਾਮੀ ਹੁੰਦੀ ਹੈ। ਹੁਣ ਅਖਾਣ, ਮੁਹਾਵਰਿਆ ਦੇ ਸੰਗ੍ਰਹਿ ਛਪਦੇ ਹਨ। ਸੈਂਕੜੇ ਕਹਾਵਤਾ ਅਜਿਹੀਆਂ ਹਨ, ਜਿਹੜੀਆਂ ਹਰ ਦੇਸ਼ ਵਿੱਚ ਵਰਤੀਆ ਜਾਂਦੀਆਂ ਹਨ। ਇਸਦਾ ਕਾਰਣ ਇਹ ਹੈ ਕਿ ਮੁਢਲਾ ਮੁਨੱਖੀ ਵਿਹਾਰ ਅਤੇ ਮੁਨੱਖੀ ਸਮੱਸਿਆਵਾਂ ਸਭ ਥਾਵਾਂ ਤੇ ਇੱਕੋ ਜਿਹੀਆਂ ਹਨ। ਭਾਸਵਾਂ ਵਿੱਚ ਅਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ। ਸੋ ਵੱਖ-ਵੱਖ ਦੇਸਾਂ ਦੇ ਬਹੁਤੇ ਮੁਹਾਵਰਿਆਂ ਦੇ ਅਖਾਣਾ ਨੂੰ ਨਖੇੜਨਾ ਸੰਭਵ ਨਹੀਂ ਹੁੰਦਾ। ਜਿਸ ਅਖੌਤ ਨੂੰ ਅਸੀ ਭਾਰਤੀ ਕਹਿੰਦੇ ਆ, ਉਹੋ ਅਰਬੀ ਨਿਕਲ ਆਉਂਦੀ ਹੈ। ਜਿਸ ਨੂੰ ਫਰਾਂਸੀਸੀ ਸਮਝ ਦੇ ਆ ਉਹ ਇਤਾਵਲੀ ਸਾਬਤ ਹੁੰਦੀ ਹੈ। ਜਿਸ ਨੂੰ ਜਨਾਨੀ ਸਮਝ ਦੇ ਆ, ਉਹੁ ਅਖਾਣ ਕਿਧਰੋ ਹੋਰੁ ਆਇਆ ਹੁੰਦਾ ਹੈ। ਹਰ ਸਮਾਜ ਦੀਆਂ ਕਦਰਾਂ-ਕੀਮਤਾਂ ਸਮੁਚੀ ਮੁਨੱਖੀ ਨਸਲ ਅਤੇ ਵਿਸ਼ਵ ਦੀਆ ਕਦਰਾਂ-ਕੀਮਤਾਂ ਦਾ ਭਾਗ ਹੁੰਦੀਆਂ ਹਨ। ਜਿਵੇ ਮੁਨੱਖੀ ਜ਼ਿੰਦਗੀ ਜਾਂ, ਪਸ਼ੂ ਵਿਹਾਰ ਦਾ ਕੋਈ ਪੱਖ ਅਜਿਹਾ ਨਹੀਂ ਹੈ। ਜਿਸ ਬਾਰੇ ਡੁਕਵੀ ਅਖੌਤ ਨਾ ਹੋਵੇ। ਜ਼ਿੰਦਗੀ ਦਾ ਕੋਈ ਰੰਗ ਜਾਂ ਰੂਪ ਅਜਿਹਾ ਨਹੀਂ ਹੈ। ਜਿਹੜਾ ਇਹਨਾਂ ਵਿੱਚ ਪੇਸ਼ ਨਾ ਹੋਇਆ ਹੋਵੇ। ਜਿਵੇ, ਆਪਣੀਆ ਨਾ ਦੱਸੀਏ, ਪਰਾਈਆਂ ਕਰ-ਕਰ ਹੱਸੀਏ। ਹਕੀਮ ਦਾ ਯਾਰ ਰੋਗੀ, ਪੰਡਤ ਦਾ ਯਾਰ ਸੋਗੀ। ਮੁੱਲ ਬੱਕਰੀ ਦਾ, ਊਂਠ ਰੁੰਘੇ ਵਿੱਚ। ਜੂਆਂ ਕਿਸੇ ਨਾ ਜਿਤਿਆ, ਸਭ ਜੂਏ ਜਿਤੇ। ਘਰ ਤੀਵੀਆਂ ਦੇ, ਨਾਮਰਦਾ ਦੇ, ਘਰ ਦਾ ਜੋਗੀ ਜੋਗੜਾ। ਬਾਹਰਲਾ ਜੋਗੀ ਸਿੱਧ ਆਦਿ। ਅਖਾਣਾਂ ਨੂੰ ਸਹੀਵਤਾ ਪ੍ਰਾਪਤ ਹੈ। ਮੁਹਾਵਰਿਆਂ ਵਿੱਚ ਇਤਨੀ ਸ਼ਕਤੀ ਨਹੀਂ ਹੁੰਦੀ। ਅਖਾਣ ਦਾ ਅਸਰ ਮੰਤਰ ਵਾਂਗ ਹੁੰਦਾ ਹੈ। ਇਹ ਵੇਦ ਸੂਤਰ ਹੁੰਦਾ ਹੈ। ਜਿਸ ਵਿੱਚ ਜੀਵਨ ਦਰਸ਼ਨ ਦਾ ਪ੍ਰਗਟਾਵਾ ਹੋਇਆ ਹੁੰਦਾ ਹੈ। ਮਾਂ, ਧੀ ਦੇ ਰਿਸ਼ਤੇ ਦੇ ਉਲਟ, ਸੱਸ, ਨੂੰਹ ਦਾ ਰਿਸ਼ਤਾ ਹੁੰਦਾ ਹੈ। ਜਿਵੇ, ਸੱਸਾ ਕਿਸ ਪਾਪੀ ਨਾ ਬਣਾਈਆਂ, ਸਾਡੇ ਮਗਰ ਚੁੜੇਲਾਂ ਲਾਈਆਂ। ਜੀਵਨ ਢੰਗ ਬਦਲਣ ਨਾਲ ਅਖਾਣ ਮੁਹਾਵਰੇ ਵੀ ਬਦਲ ਰਹੇ ਹਨ। ਜਿਵੇ ਵੱਡੇ ਸ਼ਹਿਰਾ ਦੇ ਵੱਡੇ ਪਾਪ, ਪੁਰਸ਼ ਇਕੋਂ ਜਿਹੇ ਔਰਤਾਂ ਵੰਨ-ਸੁਵੰਨੀਆ। ਵੱਡੇ ਸਮੁੰਦਰਾਂ ਦੇ ਵੱਡੇ ਤੂਫ਼ਾਨ, ਜਿਹੋ ਜਿਹੇ ਬੁਲਾਰੇ ਉਹੋ ਜਿਹੇ ਸੋਰੋਤੇ

ਅਖਾਣ ਮੁਹਾਵਰੇ ਮੁੱਖ ਰੂਪ ਵਿੱਚ ਲੋਕ ਅਦਾਲਤਾ ਦੇ ਨਿਰਣੇ ਹੁੰਦੇ ਹਨ। ਸਮੁੱਚੇ ਰੂਪ ਵਿੱਚ ਇਹ ਪੇਂਡੂ ਜੀਵਨ ਖੇਤੀ ਵਿਵਸਥਾ ਵਿੱਚ ਸਮੋਹਿਕ ਰੂਪ ਵਿੱਚ ਪ੍ਰਚਲਿਤ ਰਹੇ ਹਨ। ਅਜੋਕੇ ਜੀਵਨ ਦੀ ਨੁਹਾਰ ਬਦਲ ਰਹੀ ਹੈ। ਸੋ, ਨਵੇਂ ਜੀਵਨ ਅਨੁਭਵ ਦੇ ਪ੍ਰਗਟਾਵੇ ਦੀਆਂ ਵਿਧੀਆਂ ਤੇ ਸ਼ਬਦਾਵਲੀ ਵੀ ਬਦਲ ਰਹੀ ਹੈ। ਅਜੋਕੇ ਜੀਵਨ ਦੀਆਂ ਅੰਤਰ ਦ੍ਰਿਸ਼ਟੀਆ, ਮਨੋਵਿਗਿਆਨ ਅਤੇ ਵਿਗਿਆਨ ਦੇ ਪ੍ਰਭਾਵ ਕਾਰਣ ਵੱਖਰੀ ਕਿਸਮ ਦੀਆਂ ਹਨ। ਜਿਹੜਿਆਂ ਨਵੇਂ ਰੂਪਾ ਅਤੇ ਨਵੇਂ ਤਰਕ ਦੇ ਮੰਗ ਕਰਦੀਆਂ ਹਨ।

ਕਾਜੀ ਰਿਸ਼ਵਤ ਨਾਲ ਰਾਜੀ। ਪਤੀ ਪਤਨੀ ਬਾਰੇ ਕਹਿੰਦੇ ਹਨ। ਜੇ ਮੀਆਂ ਬੀਬੀ ਰਾਜੀ ਤਾ, ਕੀ ਕਰੇਗਾ ਕਾਜੀ। ਜਾਂ ਮੁੱਲਾ ਦੀ ਦੌੜ ਮਸੀਤ ਤੱਕ ਸਿਆਣਿਆ ਦੇ ਕਥਨ ਹਨ। ਜਿਹੜਾ ਕਾਹਲ ਨਹੀਂ ਕਰਦਾ, ਉਹੋ ਜਲਦੀ ਪਹੁੰਚ ਦਾ ਹੈ। ਸੱਚ ਅਤੇ ਕੁਦਰਤ ਕਦੇ ਪੁਰਾਣੇ ਨਹੀਂ ਹੁੰਦੇ। ਦੰਪਤੀ ਜੀਵਨ ਬਾਰੇ ਕਹਿੰਦੇ ਹਨ। ਜਿਸਦਾ ਪਤੀ ਸਾਂਤ ਹੋਵੇਗਾ, ਉਸ ਦੀ ਪਤਨੀ ਹਨੇਰੀ ਹੋਵੇਗੀ।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 ਜਦੋਂ ਕੋਈ ਗ੍ਰੰਥ ਪ੍ਰਸਿੱਧ ਹੋ ਜਾਂਦਾ ਹੈ। ਤਾਂ ਉਸਦਾ ਗਿਆਨ ਸੰਖੇਪ ਰੂਪ ਵਿੱਚ ਕਹਾਵਤਾਂ ਜਾਂ ਅਖਾਣ ਮੁਹਾਵਰਿਆ ਰਾਹੀਂ ਪ੍ਰਗਟ ਹੁੰਦਾ ਹੈ। ਜਿਵੇ ਘਰ ਦਾ ਭੇਤੀ ਲੰਕਾ ਢਾਏ। ਡੂੰਘਾ ਪ੍ਰਭਾਵ ਪਾਉਣ ਵਾਲੇ ਗੁਰੂ ਨਾਨਕ ਸਾਹਿਬ ਦਾ ਚੰਗਿਆ ਬਾਰੇ ਕਥਨ ਹੈ। ਉਜੜ ਜਾਓ। ਸਾਹਿਤ ਵਿੱਚ ਨਾਟਕ ਅਜਿਹਾ ਰੂਪ ਹੈ। ਜਿਸ ਵਿੱਚ ਅਖਾਣ ਮੁਹਾਵਰਿਆ ਦੀ ਵਰਤੋਂ ਵਾਰਤਾਲਾਪ ਨੂੰ ਦਿਲਚਸਪ ਬਣਾ ਦਿੰਦੀ ਹੈ। ਇਮੈ ਅਖਾਣ ਮੁਹਾਵਰੇ ਵਿਅੰਗ ਉਸਾਰਨ ਤਿੱਖੇ ਪ੍ਰਤੀਕਰਮ ਪ੍ਰਗਟਾਉਣ ਅਤੇ ਵਾਰਤਾਲਾਪ ਨੂੰ ਸੰਖੇਪ ਅਤੇ ਚੁਸਤ ਬਨਾਉਣ ਵਿੱਚ ਸਹਾਈ ਹੁੰਦੇ ਹਨ। ਜਿਓ-ਜਿਓ ਉਮਰ ਵੱਧਦੀ ਹੈ। ਅਖਾਣ ਮੁਹਾਵਰੇ ਵਰਤਣ ਦੀ ਪ੍ਰਵਿਰਤੀ ਵੀ ਇਸ ਕਰਕੇ ਵੱਧਦੀ ਹੈ। ਕਿਉਂਕਿ ਮਨੁੱਖ ਨੇ ਇਹਨਾ ਵਿਚਲੇ ਸੱਚ ਨੂੰ ਪਰਖ ਲਿਆ ਹੁੰਦਾ ਹੈ। ਮਨੁੱਖ ਦਾ ਬੁਨਿਆਦੀ ਵਿਹਾਰ ਨਹੀਂ ਬਦਲਿਆ। ਇਸੇ ਲਈ ਮਹਾਭਾਰਤ, ਰਾਮਾਇਣ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

ਸਲਾਹ ਅਤੇ ਉਪਦੇਸ਼ ਹਾਜ਼ਰ ਹਨ। ਇਸੇ ਕਰਕੇ ਇਹ ਸਕੂਲਾਂ, ਕਾਲਜਾ ਦੀਆਂ ਕੰਧਾਂ ਤੇ ਉੱਕਰੇ ਜਾਂਦੇ ਹਨ। ਤਾਂ ਜੋ ਨਵੀ ਪਨੀਰੀ ਇਹਨਾਂ ਨੂੰ ਰੋਜ ਪੜ੍ਹੇ ਅਤੇ ਇਹਨਾਂ ਵਿਚਲੇ ਗਿਆਨ ਨੂੰ ਅਪਣਾਏ। ਇਤਿਹਾਸ ਦੇ ਨਿਚੋੜ ਅਤੇ ਜੀਵਨ ਅਨੁਭਵ ਤੋਂ ਪ੍ਰਾਪਤ ਹੋਣ ਵਾਲੇ ਸਬਕ ਹੋਣ ਕਰਕੇ, ਹਰ ਵਰਗ ਇਹਨਾਂ ਦੀ ਵਰਤੋਂ ਕਰਦਾ ਹੈ। ਅਖਾਣ, ਮੁਹਾਵਰਿਆ ਦੀ ਸੋਝੀ ਸਾਡੇ ਵਿਹਾਰ ਨੂੰ ਪ੍ਰਭਾਵਿਤ ਕਰਦੀ ਹੈ।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

so ਵੱਖ-ਵੱਖ ਦੇਸਾਂ ਦੇ ਬਹੁਤੇ ਮੁਹਾਵਰਿਆਂ ਦੇ ਅਖਾਣਾ ਨੂੰ ਨਖੇੜਨਾ ਸੰਭਵ ਨਹੀਂ ਹੁੰਦਾ।